ਆਪਣੇ ਘਰੋਂ ਕਾਡਾਂ ਦੇਇ ਹੀ ਓਹ੍ਹ ਪੈ ਜਾਂਦਾ ਹੋਂਦ ਮੂੰਹ ਘੜੀਆਂ ਪੈਂਦਾ ਹੋਂਦ ਨਤ੍ਰਾ ਜੇਰਿਯੋ ਦੀ ਊ ਤੋਂ ਜਿੰਦਾ ਹੀ ਅੱਛਾ ਹੋਰ

ਅੱਛਾ ਹੋਰ ਕਰੋ ਆ ਹੋਰ ਕਿ ਸਾਰਾ ਦਿਨ ਕਰਨਾ

ਮਮਤਾ ਨੇ ਦੂਰੋਂ ਆਉਣਾ ਹੀ ਨਾ time ਹੀ ਨੀ ਲੱਗਾ ਈਦ ਦੂਰ ਬੜੀ ਸੀ ਮਖੌਲ ਕਰਨ ਦੇਇ ਸੀ ਕਲਾ ਵੇ ਆਪ ਵੇ ਆਹੋ ਜਾਂਦਾ ਆ ਆਹ

ਹਾਂ ਹੋਰ ਹੋ ਜਾਂਦਾ ਵਾ ਤੇ ਆਪਣੇ ਘਰ ਦੇ ਕਾਮ ਹੀ ਨੀ ਮੁਕਦੇ ਨਾ ਘਰ ਦੇ ਕਾਮ ਮੁਕਦੇ ਹੀ ਨੀ ਕਰੀਏ ਤੇ ਤੇ ਜੇ ਪੀਲੀਏ ਤੇ ਮੁਕ ਜੇ ਆਹੋ ਤੇ ਇਹ ਤੇ ਹੈ ਆ ਕੁੜੀ ਲੱਗੇ ਬੈਠੀ ਸਕੂਲੇ

ਈ ਤੇ ਹਜੇ ਖਲੋਂਦੀ ਨੀ SCHOOL ਜੇ

ਆਹ ਵੇ ਜੇ ਹਜੇ ਕਰਨੀ ਆ ਨਿਆਣੀ ਆ ਹਜੇ ਚਾਲ ਨੀ ਅੱਗੇ ਚਾਲ ਬੈਨ, ਖਲੋਣ ਦੀ ਅਕਾਲ ਆਜੂੰ ਨਾਲੇ ਉਣੁ ਚਾਲ

ਸੇਵਕ ਗਿਰਾਹ ਵਜੇ ਫੇਰ ਮੇਨੂ ਆਂਦੀ ਬੀਬੀ ਚਲੀਏ ਘਰ ਨੂੰ ਹੱਮ ਲੈ

ਤੇ ਘਰ ਆਕੇ ਬਾਈ ਜਾਈਏ ਤੇ ਨਿੰਦਫ਼ ਆਊਂ ਲੱਗ ਪੈਂਦੀ ਆਓ ਆਉਂਦੀ ਕੇ ਨੀਂਦ ਤੇ ਮੇਨੂ ਤੇ ਆਪ ਨੀਂਦ ਆਉਣ ਦੀ ਸੀ ਤੇ ਊਣੇ ਚਿਰ ਤੇ ਇਹ ਆ ਗਯੀ ਮਈ ਕਿਹਾ ਚਾਲ ਮਈ ਚਲੀਏ ਫੇਰ

ਹੈ

ਹੱਮ ਹੋਰ ਆ ਮਈ ਦੁਪਹਿਰੇ ਨਿਕਲੀ ਮਈ ਇਹ ਦੁਪਹਿਰੇ ਧਯਾਨ ਮਾਰ ਕੇ ਆਂਦੀ ਆ ਕਿੰਨੇ ਕੇ ਬੱਤੀ ਆਲੀ ਆਏ ਆਹੋ ਬੱਤੀ ਤੇ ਉਦੋਂ ਦੀ ਬੰਦ ਹੋਈ ਤੇ ਉਦੋਂ ਕੀੜੇ ਲਈ ਤੇ ਆਏ ਬੱਤੀ ਆਲੇ ਉਥੇ ਖਲੋ ਗਯੀ ਤੇ ਵਾ ਵਾ ਟੀਨ ਜਾਣੇ ਸੀ ਤੇ ਮਈ ਉੱਠ ਕੇ ਵਿੱਚੋ ਘਰ ਚਾਲ ਗਯੀ

ਮੁੜਕੇ ਫੇਰ ਮਈ ਜਿਯੋ ਓਥੇ ਬੈਠੀ ਰਹੀ

ਊ ਕੇਹਨ ਡਾਏ ਸੀ ਬੱਤੀ ਅੱਜ ਬਣਾਉਣ ਆਏ ਆ ਫੇਰ ਊ ਬਣਾ ਕੇ ਨਾਇ ਗਏ ਹਾਂ ਬਣਾ ਕੇ ਨੀ ਗਏ ਨਾ ਕਦੋ ਬਣਾ ਕੇ ਗਏ ਹੁਣ ਐਂਡੀ ਮਈ ਘਰ ਵਾਲੇ ਨੂੰ ਅਖੁੰਗੀ ਹਾੜੀ ਬੱਤੀ ਬਣਾ ਲੈ ਊ ਖਲੋਤੇ ਤੇ ਅਵਾਜ ਤੇ ਮਾਰ ਬਹੀਏ ਨੂੰ ਕਿ ਉਰੇ ਕਿ ਗੱਲ ਸੁਨ ਸਾਡੀ ਚਾਲ ਗਏ ਸੀ ਅੱਛਾ ਹੋਰ ਯੂਵੀ ਨਾਲ ਸੀ ਤੇ ਦੀਪੇ ਦਾ ਪਰੋਣਾ ਸੀ

ਹਾਂ ਕਿ ਐਂਡੀ ਐਂਡੀ ਤੁਹਾਡੇ ਮਈ ਕਿਹਾ ਕਿ ਕਰੀਏ ਨੀ ਸੁਣਦਾ ਤੇ ਹਾਂ ਊ ਐਡਾ ਦਾ ਹੀ ਹੈ ਇੱਦਾ ਦਾ ਹੀ ਕਹਿ ਊ

ਬੱਤੀ ਨੀ ਆਂਦੀ ਬਣਾ ਕੇ ਗਯਾ ਹਾੜੀ ਤੇ ਕਹਿਣਾ ਸੀ ਨਾ ਭਾਈ ਆ ਇਧਰ ਬਣਾ ਬੱਤੀ ਜਿੱਡਾ ਘਰ ਦੀ ਹੁੰਦੀ ਜਿੱਡਾ ਘਰ ਦੀ ਹੁੰਦੀਆਂ ਹੋਰ

ਹੈਲੋ

ਦੱਸਣਾ ਕਿ ਆ

ਕਦਾ ਰੋਟੀ ਪਾਣੀ ਤੁਵੀ ਜਾਕੇ ਬਣਾ ਕੇ

ਹਾਂ ਨਿਆਣੀ ਉਹ ਤੇ ਆਪ ਆ ਛੇਡ਼ ਦੀ ਆ ਬਥੇਰੇ ਤੇ ਓਹਨੂੰ ਕਿ ਖਿਡੌਣਾ ਹੈ ਖੇਡ ਦੀ ਤੇ ਹੈ ਫੇਰ ਵੀ ਜਿੰਦ ਜਿਨ ਕਰ ਲੈਂਦੀ ਆ ਆਹੋ ਹੋਰ ਚਾਲ ਕੋਈ ਨੀ ਕੋਈ ਨੀ ਹੋ ਜਾਣਾ ਸਿਆਣੀ ਊਣੇ ਆਹ

ਜਾਂਦੀ ਤੁਹਾਡੇ ਘਰ ਨੂੰ ਸਿੱਦੀ ਵਾਦ ਜਾਂਦੀ ਜਾਕੇ ਮਮਤਾ ਦੇ ਕੋਲ ਆਹੋ ਅੱਗੇ ਨੀ ਦਰਦੀ ਹੁੰਦੀ ਹੁਣ ਨੀ ਦਰਦੀ ਅੱਗੇ ਦਰਦੀ ਸੀ ਸਲਾਪ ਜੀ ਰਾਖਜਾਂ ਵਾਲੀ

ਕਹਿੰਦਾ ਊਦੇ ਵਿਚ ਨਾ ਨਿਆਣਾ ਡਿਗ ਜੇ ਆਹੋ ਊੜਾ ਤੇ ਡਰ ਹੁੰਦਾ ਈ ਕੇ ਹੋਰ ਚੰਗਾ ਫੇਰ ਤੁਸੀ ਲੱਗੇ ਆ ਕਾਮ ਕਰਨ ਕਾਮ ਕਰਨ ਅੱਛਾ ਕਾਦਾ ਚਾਅ ਬਣਾਉਣ ਲੱਗੀ ਆ ਬਾਅਦ ਚੇ ਕਰਾਂਗੇ ਅਚਾ ਹਾਂਜੀ

ਤੁਸੀਂ ਹੁਣ ਇਉਂ ਦੱਸੋ ਤੁਸੀਂ ਕਮਰੇ ਦੇ ਵਿੱਚ ਇਕੱਲੇ ਹੋ ਫਿਰ ਹੁਣ ਹਾਂਜੀ

ਹਾਂ ਡਰ ਤਾਂ ਲੱਗਦਾ ਪਰ ਊਸਾ ਆ ਜਾਂਦੀ ਮੇਰੇ ਪਾਸ

ਹਾਂਜੀ ਜਿਹੜੀ ਅਕਵਿੰਦਰ ਨਾਲ ਰਹਿੰਦੀ ਸੀਗੀ

ਉਹ ਤਿੰਨ ਸੀਗੀਆਂ ਅਕਵਿੰਦਰ ਨਾਲ ਇੱਕ ਉਹ ਜਿਹੜੀ ਸੁੱਖ ਜਿਹੜੀ ਤੁਹਾਡੇ ਨਾਲ ਉਹ ਕਰਦੀ ਹੈ।

ਨੇ ਤਾਂ ਹੁਣ ਵਾਪਸ ਕਰਦੀ ਸੀਗੀ ਉਹਨੇ ਉੱਥੇ ਨੌਕਰੀ ਲੱਭ ਲਈ ਉਹਦੇ ਵਿੱਚ ਡਾਕਟਰ ਹਾਂ ਬਿੰਦਰਾ ਬਿੰਦਰਾ ਹੈ ਵਿਵੇਕ ਬਿੰਦਰਾ

ਅੱਗੇ ਤੇ ਅੱਗੇ ਭੇਜ ਅਹ ਮਤਲਬ ਦੇਣਾ ਹੁੰਦਾ ਹੈ ਲੋਕਾਂ ਨੂੰ ਨਾ ਵੇਚਣਾ ਹੁੰਦਾ ਹੈ, ਉਹਨਾਂ ਦਾ ਇਹ ਕੰਮ ਹੈਗਾ ਇੱਕ ਅੱਛਾ

ਕੰਮ ਵਧੀਆ ਉਹ ਪਤਾ ਨੀ ਦੇਖੋ ਮੈਨੂੰ ਤਾਂ ਇਹ ਇਹਦੇ ਬਾਰੇ ਨੀ ਪਤਾ ਮੈਨੂੰ ਪਰ ਠੀਕ ਠਾਕ ਹੀ ਹੋਣਾ ਹੈ ਕਹਿੰਦੀ ਤੇਰਾਂ ਹਜ਼ਾਰ ਰੁਪਏ ਜਿਹੜੀ ਹੈਗੀ ਹੈ ਇਹਦੀ ਤਨਖਾਹ ਹੈਗੀ ਹੈ ਤੇ ਅਹ ਉੱਥੇ ਨਾ ਬਸ ਇਉਂ ਕਹਿੰਦੀ ਹੈ ਵੀ ਉੱਥੇ ਕੁੜੀਆਂ ਨੀ ਹੈਗੀਆਂ ਮੁੰਡੇ ਹੀ ਮੁੰਡੇ ਹੈ ਸਾਰੇ। ਅੱਛਾ। ਹਾਂਜੀ ਕੰਮ ਤਾਂ ਇੰਨਾ ਔਖਾ ਨੀ ਹੈ ਬਸ ਇਹਦੇ ਕਰਕੇ ਹੀ ਥੋੜ੍ਹਾ ਜਿਹਾ ਕਹਿੰਦੀ ਮੈਨੂੰ ਡਰ ਲੱਗਦਾ ਹੁੰਦਾ ਹੈ ਵੀ ਉੱਥੇ ਮੁੰਡੇ ਹੀ ਹੈ ਇਕੱਲੀ ਇਕੱਲੀ ਕੁੜੀ ਹੈ ਇੱਕ ਸੀਗੀ ਪਹਿਲਾਂ ਉਹ ਨਿੱਕਲ ਗਈ ਮਤਲਬ ਉਹਨੇ ਇਹ ਛੱਡ ਦਿੱਤੀ ਇਹ ਨੌਕਰੀ। ਅੱਛਾ ਅੱਛਾ। ਹਾਂਜੀ ਤੇ ਹੁਣ ਕਹਿੰਦੀ ਮੈਂ ਅੱਛਾ ਪਹਿਲੇ ਮੈਂ ਕਿਹਾ ਉਹਨੇ ਆ ਜਾਣਾ ਪਰ ਦੀਦੀ ਮੈਨੂੰ ਇਉਂ ਲੱਗਦਾ ਪਿਆ ਉਹਨੇ ਆ ਇਹਨੂੰ ਪਸੰਦ ਨੀ ਆ ਰਹੀ ਉਹ ਨੌਕਰੀ ਵੀ ਕਹਿੰਦੀ ਮੈਂ ਛੱਡ ਦੇਣੀ ਹੈ ਇਹ ਪੰਦਰਾਂ ਦਿਨ ਦੇਖਣੀ ਹੈ ਜੇ ਮੈਨੂੰ ਠੀਕ ਲੱਗਿਆ ਤਾਂ ਠੀਕ ਹੈ ਨਹੀਂ ਤਾਂ ਮੈਂ ਛੱਡ ਦੇਣੀ ਹੈ ਮੈਂ ਕਿਹਾ ਦੇਖ ਲੈ ਭਾਈ ਤੇਰੇ ਘਰਦੇ ਨੇੜੇ ਹੈ ਪਹਿਲੀ ਗੱਲ ਤਾਂ ਇਹ ਵਧੀਆ ਹੈ ਫਿਰ ਅਹ

ਫਿਰ ਕਹਿੰਦੀ ਹੁਣ ਕੱਲ੍ਹ ਕਹਿੰਦੀ ਲੱਗੀ ਹੋਈ ਸੀਗੀ ਕਹਿੰਦੀ ਬਿਮਾਰ ਸੀਗੀ ਮੈਂ ਤੇ ਅਹ

ਕੀ ਕਹਿੰਦੇ ਬੁਖਾਰ ਆ ਗਿਆ ਸੀਗਾ ਹੋਰ ਪਤਾ ਨੀ ਕੀ ਕਹਿ ਰਹੀ ਸੀਗੀ ਟਾਇਫਾਇਡ ਸੀਗਾ ਜਾਣੀ ਕਿ ਏਦਾਂ ਦਾ ਕੁਛ ਦੱਸ ਰਹੀ ਸੀਗੀ ਤੇ ਕਹਿੰਦੀ ਮੈਂ ਕਾਫ਼ੀ ਬਿਮਾਰ ਸੀਗੀ ਨਹੀਂ ਉੰਞ ਵੀ ਕੁੜੀ ਤਾਂ ਇਹ ਸਰੀਫ਼ ਹੈ।

ਕੁੜੀ ਤੇ ਇਹ ਸਰੀਫ਼ ਹੈ ਪਰ ਇਹਨੂੰ ਨਾ ਬੜੀਆਂ ਟੈਨਸਨਾਂ ਹੈ।

ਇੱਕ ਇਹ ਹੋ ਗਈ ਇੱਕ ਲਾਲੋ ਹੋ ਗਈ ਹਨਾ ਦੋ ਕੁੜੀਆਂ।

ਲਾਲੋ ਨੂੰ ਤਾਂ ਆਫ਼ ਬ ਅਹ ਲਾਲੋ ਨੂੰ ਤਾਂ ਦਫ਼ਤਰ ਚ ਬੜਾ ਤੰਗ ਕਰਦੇ ਲੋਕ ਬਹੁਤ ਜ਼ਿਆਦਾ।

ਉਹ ਪਤਾ ਕਿਆ ਕਰਦੀ ਦੀਦੀ ਉਹਨੇ ਨਾ ਕੀਤੀਆਂ ਵਾਂ ਦੋ ਉਹ ਕਿ ਇੱਕ ਤਾਂ ਸਵਿਗੀ ਵਿੱਚ ਜਾਂਦੀ

ਠੀਕ ਹੈ ਇੱਕ ਉਹ ਪੇਅਟੀਐਮ ਚ ਜਾਂਦੀ ਪੇਅਮਟੀਐਮ ਚ ਉਹਨੇ ਇੱਥੋਂ time ਨਾਲ ਨਿਕਲ ਕੇ ਉੱਧਰ ਚਲੇ ਜਾਵਾਂ

ਉਹਦੇ ਵਿੱਚ ਕੰਮ ਵੀ ਚਲੇ ਜਾਣਾ ਤਾਂ ਉਹ ਕਰਦੇ ਅੜੀਆਂ ਬੜੀਆਂ ਕਿ ਦੋ ਕੰਮ ਕਾਹਨੂੰ ਕਰਦੀ ਤੈਨੂੰ ਪਤਾ ਹੀ ਹੈ ਜਲਦੇ ਹੁੰਦੇ ਲੋਕ।

ਤੇ ਉਹਨੂੰ ਇੰਨਾ ਜ਼ਿਆਦਾ ਉਹ ਇੰਨਾ ਜ਼ਿਆਦਾ ਦੁੱਖੀ ਕਰਦੇ ਨਾ ਇੰਨਾ ਜ਼ਿਆਦਾ ਰੋ ਰੋ ਕੇ ਜਾਂਦੀ ਬੇਚਾਰੀ ਉਹਦੀ ਵੀ ਮਜ਼ਬੂਰੀ ਹੋਣੀ ਦੋ ਕਰਦੀ ਹਨਾ

ਸਹੀ ਗੱਲ ਹੈ ਇੰਨਾ ਨੀ ਦੂਜੇ ਬੰਦੇ ਨੂੰ ਤੰਗ ਨੀ ਕਰਨਾ ਚਾਹੀਦਾ ਹੈ ਖ਼ਾਸ ਕਰਕੇ ਉਸ ਬੰਦੇ ਨੂੰ ਜੋ ਮਜ਼ਬੂਰ ਹੋਵੇ।

ਜਿਹੜਾ ਮਜ਼ਬੂਰ ਹੋਵੇ ਲੋਕ ਨੀ ਸਮਝਦੇ ਮਜ਼ਬੂਰੀ ਕਿਸੇ ਦੀ ਮਜ਼ਬੂਰੀ ਨੀ ਸਮਝਦੇ ਮਜ਼ਾਕ ਉਡਾਉਂਦੇ ਉੱਪਰ ਦੀ। ਸਹੀ ਗੱਲ ਹੈ ਬਹੁ ਭੈੜੇ ਲੋਕ ਹੈਗੇ ਦੁਨੀਆਂ ਦੇ ਵਿੱਚ ਨਾ ਆਪਾਂ ਦੇ ਬਾਹਰ ਨਿਕਲ ਕੇ ਦੇਖੀਏ ਤਾਂ ਪਤਾ ਚੱਲਦਾ ਹੈ ਵੀ ਕਿ ਕਿੰਨੇ ਭੈੜੇ ਭੈੜੇ ਲੋਕ ਪਏ ਹੈ।

ਮੈਂ ਤਾਂ ਦੀਦੀ ਜਦ ਮੈਂ ਇੱਥੇ ਗਈ ਸੀ ਨਾ ਮੈਂ ਮੈਂ PGI ਗਈ ਸੀ ਨਾ

ਯਾਰ ਦੀਦੀ PGI ਨਾ ਲੋਕਾਂ ਨੇ ਆਪਣੇ ਘਰ ਘਰ ਵੇਚ ਕੇ ਜਿੰਨਾ ਵੀ ਜਿਹੜੀ ਖੂੰਝਾ ਖੂੰਝਾ ਵੀ ਆਪਣਾ ਵੇਚ ਕੇ ਨਾ ਇੰਨੀ ਇੰਨੀ ਜਗ੍ਹਾ ਵੇਚ ਕੇ ਆਪਣਾ ਇਲਾਜ ਕਰਵਾ ਰਹੇ

ਮੈਂਨੂੰ ਤਾਂ ਉਹ ਦੇਖ ਦੇਖ ਵੀ ਮੈਂ ਕਹਿਨੀ ਹਾਂ ਉਹਨਾਂ ਤੋਂ ਵੀ ਆਪਾਂ ਕਿੰਨੇ ਜ਼ਿਆਦਾ ਖ਼ੁਸ਼ ਹੈ ਨਾ ਅਸੀਂ।

ਜਿੰਨਾ ਉਹੀ ਕਹਿੰਦੇ ਆ ਨਾ ਜਿੰਨਾ ਮਿਲਿਆ ਉਹਦੇ ਵਿੱਚ ਖ਼ੁਸ਼ ਰਹੋ।

ਹਾਂਜੀ ਹਮ ਸਹੀ ਹੈ ਮੈਂ ਤਾਂ ਕਹਿੰਦੀ ਸਹੀ ਹੈ ਜਿੱਦਾਂ ਮਰਜ਼ੀ ਹੈ।

ਬਾਕੀ ਲੋਕਾਂ ਨਾਲੋਂ ਬਹੁਤ ਖਰੇ ਹਾਂ ਅਸੀਂ।

ਹਮ ਹਮ

ਜੇ ਕਿਸੇ ਨੇ ਦੇਖਣਾ ਹੋਵੇ ਨਾ PGI ਜਾ ਕੇ ਵੇਖੇ

ਹੁਣ ਮੇਰੇ ਨਾ ਜੇਠ ਦੇ ਮੁੰਡੇ ਦਾ operation ਹੋਇਆ ਸੀ ਇੱਥੇ PGI ਤੇ ਇੱਥੇ ਨਾ ਦੇਖੋ number ਨੀ ਆਉਂਦਾ ਵੈਸੇ ਤੇ ਉਸ ਮੁੰਡੇ ਦਾ ਇੱਕਦਮ ਚ number ਆ ਜਾਂਦਾ ਸੀ ਲਈ ਜਿਵੇਂ ਹੀ ਜਾਂਦੇ ਸੀ ਉਸੇ ਦਿਨ ਆ ਜਾਂਦਾ ਸੀਗਾ। ਕਿਸੇ ਨੇ ਮਤਲਬ ਉਹਨੂੰ ਅੱਗੇ ਨੀ ਭੇਜਿਆ ਜਿਵੇਂ ਨੀ ਆਪਣੇ ਆਪ ਹੀ ਮਤਲਬ ਉੱਥੇ ਗਏ ਸੀਗੇ ਆਰਾਮ ਨਾਲ number ਆ ਜਾਂਦਾ ਸੀਗਾ ਉਹਦੀ ਕਿਸਮਤ ਤੇਜ ਸੀਗੀ ਹਨਾ, ਤੇ ਉਸ ਤੋਂ

ਮਹੀਨੇ ਬਾਅਦ ਇੱਥੇ ਜਾ ਕੇ operation ਹੋਇਆ ਹੈ ਇੰਨੀ ਭੱਜ ਦੌੜ ਕਰਨੀ ਪਈ ਹੈ ਇਹਨਾਂ ਨੂੰ ਬਹੁਤ ਹੀ ਜ਼ਿਆਦਾ, ਹਰ ਵਾਰੀ ਪਤਾ ਹੈ ਇੰਨੀ ਸਿਆਲ ਦੇ ਵਿੱਚ ਪਤਾ ਕਿੰਨੀ ਠੰਢ ਪੈਂਦੀ ਹੈ, ਤੇ ਇੰਨੀ ਠੰਢ ਦੇ ਵਿੱਚ ਜਾਣਾ ਤੇ ਸਾਡੇ ਤੈਨੂੰ ਨਾ ਪਤਾ ਉਹ ਸਾਡਾ ਪਿੰਡ ਹੈਗਾ ਹੈ ਉੱਥੇ ਨਾ ਤੇਂਦੂਆ ਘੁੰਮਦਾ ਹੁੰਦਾ ਹੈ। ਸਾਡੇ ਘਰ ਵੀ ਆ ਗਿਆ ਸੀਗਾ

ਹਾਂਜੀ ਸਾਡੇ ਘਰ ਵੀ ਆ ਗਿਆ ਸੀਗਾ ਉਦੋਂ ਮੈਂ ਇੱਥੇ ਸੀਗੀ ਮੁਹਾਲੀ ਸੀਗੀ ਤੇ ਮੈਨੂੰ ਡਰ ਲੱਗੇ ਵੀ ਮੈਂ ਨੀ ਜਾਣਾ

ਹਾਂਜੀ ਸਹੁਰੇ ਘਰ ਸੀੜੀਆਂ ਤੇ ਸੀਗਾ, ਪੌੜੀਆਂ ਤੇ ਸੀਗਾ ਉਹ।

ਉਹ ਪਿੰਡ ਹੈ ਮੈਂ ਕਿਹਾ ਤੁਹਾਡਾ ਸਹੁਰੇ ਘਰ ਹਾਂ ਹੈ ਤਾਂ ਪਿੰਡ ਵੈਸੇ ਨਾ ਤਾਂ ਸਾਡਾ ਘਰ ਪਿੰਡ ਚ ਹੈ ਤੇ ਨਾ ਹੀ ਸ਼ਹਿਰ ਚ ਹੈਗਾ, ਅਸੀਂ ਖੇਤਾਂ ਚ ਬ ਵਸੇ ਹੋਏ ਹਾਂ ਮੈਂ ਦਿਸਾ ਨੂੰ ਦਿਖਾਇਆ ਸੀਗਾ ਆਪਣਾ ਘਰ ਨਾ।

ਸਾਰਿਆਂ ਨਾਲ ਗੱਲ ਵੀ ਕਰਵਾਈ ਸੀਗੀ।